ਤੇ ਮੁੰਡੇ ਨੂੰ ਪੰਜਾਹ ਪੰਜਾਹ ਦੇ ਆਨੇ ਆ ਤੇ ਪੰਜਾਹ ਫੇਰ ਦੇਦਿਆਂਗੇ ਚਲ ਮੈਨੂੰ ਕਿਹਾ ਸੀ ਦੇਦਿਆਂਗੇ ਹੈਨਾ ਉਹ ਫਲਾਣੀ ਨਾ। ਹੌਂਸਲਾ ਨਹੀਂ ਨਾ ਪੈਂਦਾ ਦੇਣ ਲਈ cooker ਲਿਆਈ ਤੇ ਬੜਾ ਕੁਛ ਲਿਆਈ ਅੱਛਾ ਤੇ ਬੜਾ ਕੁਛ ਖਰੀਦ ਕੇ ਲਿਆਈ ਬਾਅਦ ਚ ਅਸੀਂ ਤੇ ਧਾਰ ਲਿਆ ਕਿ ਅੱਛਾ

ਹਮ ਪੈਹੇ ਅਸੀਂ ਵੀ ਦੇਣੇ ਲੋਕਾਂ ਦੇ ਇਹ ਨਹੀਂ ਕਿ ਨਹੀਂ ਦੇਣੇ ਕੋਈ ਹੱਦ ਹੁੰਦੀ ਕੁੜੀਆਂ ਦੇ ਵਿਆਹ ਚ ਮਾਨ ਵੀ ਕਰਦੇ ਆਪਾਂ ਅਸੀਂ ਖੁਦਾ ਤੇ ਮਾਨ ਕਰਦੇ ਆਂ ਕਿਸੇ ਚੀਜ ਦੀ ਕਮੀ ਨਹੀਂ ਹੋਣ ਦਿੱਤੀ ਨਾ ਕਿਸੇ ਹਲਵਾਈ ਦਾ ਪੈਸੇ ਰੱਖਿਆ ਨਾ ਕਿਸੇ ਕੰਮ ਵਾਲੇ ਦਾ ਰੱਖਿਆ ਠੀਕ ਆ ਅਸੀਂ ਤੇ ਆਪਾਂ ਨਕਦ ਪੈਹੇ ਫੜਾਏ ਅਸੀਂ ਮੁੰਡੇ ਨੂੰ ਬਸ ਇਹੀ ਕਿਹਾ ਕਿ ਹਾਂ ਠੀਕ ਆ। ਠੀਕ ਆ ਅਸੀਂ ਜੇ ਨਿਮੇ ਕੋ ਲਏ ਤੇ ਨਿੰਮੇ ਦੇ ਲਾਹ ਕੇ ਤੇ ਫੇਰ ਤੇਰੇ ਭਾਜੀ ਘਰ ਵੜੇ ਅਸੀਂ ਵੜਿਆ ਸੀ ਆਹੋ ਨਹੀਂ ਠੀਕ ਆ ਕਢਵਾਏ ਤੇ ਹੈ ਅਸੀਂ ਨਿੰਮੇ ਕੋਲੋਂ ਪਾਸੇ ਦੇਣ ਵਾਲੇ ਆ ਸਾਬ ਕਰਨ ਵਾਲਾ ਆ। ਹਮ ਜੇ ਨਿੰਮੇ ਦੇ ਅਸੀਂ ਦੇਣੇ ਹੁੰਦੇ ਕੀਤੇ ਪੰਜ ਸੋ ਚਾਰ ਸੋ ਦੋ ਹਜ਼ਾਰ ਤੁਸੀਂ ਨਹੀਂ ਨਾ ਗਏ ਨਹੀਂ ਤੇ ਓਹਨਾ ਨੇ ਫੇਰੇ ਮਾਰਨੇ। ਇਹ ਜਾਂਦਾ ਨਹੀਂ ਸਾਬ ਕਰਨ

ਇਹ ਜਾਂਦਾ ਨਹੀਂ ਸਾਬ ਕਰਨ ਹਿਸਾਬ ਕਰਾ ਸਾਡਾ ਪੰਜਾਹ ਸੱਠ ਹਜ਼ਾਰ ਰੁਪਈਆ ਵਧਣ ਦਿਆ ਵਾ। ਵਧਣ ਦਿਆ ਵਾ ਹੋਰ ਨਹੀਂ ਨਾ ਜਾ ਕੇ ਪਹਿਲਾ ਵੇਖਣ ਪਰ ਕਰਾਉਣਾ ਚਾਹੀਦਾ ਹੈਨਾ ਯਾਰ ਨਾਲ ਤੂੰ ਚਲ ਹੋਰ ਨਾਲ ਸਿਆਣੇ ਬੰਦੇ ਖੜਨੇ ਆ ਮੈਂ ਚਲ ਜਾਣਾ ਨਾਲ। ਤੇ ਆਹੋ ਜੇ ਕੀਤੇ ਓਹਨਾ ਦੇ ਹੁੰਦੇ ਤੇ ਓਹਨਾ ਨੇ ਫੇਰੇ ਤੇ ਫੇਰ ਮਾਰਨਾ ਸੀ। ਇਹ ਕੀਤੇ ਆਪਾਂ ਦੇਣੇ ਹੁੰਦੇ ਓਹਨਾ ਬਖਸ਼ਣਾ ਹੀ ਕਦੀ ਵੀ ਨਹੀਂ। ਹਾਂ ਕਦੇ ਨਹੀਂ ਹੀ ਬਖਸ਼ਣਾ। ਸਿਰਫ ਰੱਬ ਕੋਲੋਂ ਕੋਈ ਚੀਜ ਨਹੀਂ ਆਪਾਂ ਮੰਗੀ ਸਿਰਫ ਖੁਦਾ ਕੋਲੋਂ ਖੁਦਾ ਅਕਲ ਤੇ ਬੁੱਧੀ ਦੇ ਹਾਂ ਸਹੀ ਗੱਲ ਆ ਨਾ ਉਹ ਤੇ ਆਪਾਂ ਕੰਮ ਕਰਾਂਗੇ ਹਾਂ ਤੇ ਸਾਰਾ ਕੁਛ ਹੋਏਗਾ ਸਹੀ ਗੱਲ ਆ ਸਾਰਾ ਕੁਛ ਫਤਿਹ ਹੋਏਗਾ ਹੱਕ ਸੱਚ ਝੂਠ। ਤੇ ਨਾ ਮਾਰੀ ਠੱਗੀ ਕਿਸੇ ਤੋਂ ਤੇ ਨਾ ਕਿਸੇ ਨਾ ਨਾ ਕਦੀ ਦਿਲ ਚ ਮਾੜਾ ਸੋਚਿਆ ਕਦੀ ਕਿਸੇ ਬਾਰੇ। ਹਮ ਰੱਬ ਚਲੋ ਹੱਕ ਸੱਚ ਚ ਈ ਵਰਤ ਕੇ ਕਰਨੀ ਹਾਂ ਜੇ ਹੱਕ ਸੱਚ ਦੀ ਆਪਾਂ ਖਾਣੇ ਆ ਨਾ ਆਹੋ ਹੋਰ। ਹਾਂ ਕੁਛ ਨਹੀਂ ਨਾਲ ਜਾਣਾ ਸਿਰਫ ਸਾਡਾ ਹੱਕ ਸੱਚ ਨਾਲ ਜਾਣਾ ਹਾਂ ਆਪਾਂ ਜਿੱਦਾਂ ਚੱਲਾਂਗੇ ਨਾ ਓਹੀ ਨਾਲ ਜਾਣਾ।

ਹਾਡੇ ਘਰ ਦੇ ਵਿੱਚ ਅੱਜ ਪੁੱਛ ਕੇ ਵੇਖਲਾ ਝੂਠ ਮਾਰਨ ਵਾਲੀ ਸਾਡੇ ਘਰ ਵਿੱਚ ਖਿਲਾਫ ਬੋਲੇ ਨਾ ਧੀ ਦੇ ਸ਼ਰਾਬ ਮੈਂ ਓਹਨੂੰ ਇੰਨੀ ਕੇ ਨੋਕਾ ਟੋਕੀ ਕਰਨੀ ਨਾ ਮੈਂ ਕਹਿਣੀ ਤੇਰਾ ਹਮ ਕਿ ਮਤਲਬ ਕਿ ਕਿਸੇ ਦੀ ਗੱਲ ਚਲ ਠੀਕ ਆ। ਚੰਗਾ।

hello ਨਮਸਤੇ mam ਸਤਿ ਸ਼੍ਰੀ ਅਕਾਲ mam ਕਿਵੇਂ ਓ

mam ਵਧੀਆ

ਨਹੀਂ mam exam duty start ਹੋਗੀ ਦੋ ਵਜ਼ੇ

ਹੁਣ ਆਪਾਂ free ਆ ਇਹ ਤੁਹਾਡਾ new

ਹਾਂਜੀ ਹਾਂਜੀ mam

ਹਾਂਜੀ ਹਾਂਜੀ mam ਹਾਂਜੀ

ਤੁਹਾਡੇ school ਦੇ ਵਿੱਚ ਕਿਹੜੀ ਕਿਹੜੀ trade ਚੱਲਦੀ ਇੱਕ ਤਾਂ beauty ਹੋਗੀ ਹਾਂਜੀ mam ਇਹ second trade ਮੈਰੀ agriculture ਏ ਤੇ first

whites ਇਹ ਹੈਗਾ sector ਏ beauty and wellness ਨਹੀਂ beauty and wellness ਤੇ ਚਲੋ madam ਆਪਣਾ ਚੱਲੀ ਜਾ ਰਿਹਾ ਏ

beauty ਚੱਲ ਰਹੀ ਏ ਇੱਕ health care ਚੱਲ

ਇੱਥੇ ਵੀ school ਦੇ ਵਿੱਚ heath care trade ਦੇ ਵੀ ਕਾਫ਼ੀ ਬੱਚੇ ਹੈਗੇ ਏ

ਤਾਂ agriculture ਦਾ ਬਹੁਤ ਵਧੀਆ ਏ ਇਹਦੇ ਚ ਤਾਂ ਆਪਾਂ ਦੇਖੋ ਆਪਾਂ ਅੱਗੇ ਜਾਕੇ ਕੁੱਛ ਵੀ ਕਰ ਸਕਦੇ ਹਾਂ ਜਿਵੇਂ

ਹੁੰਦੇ government schools ਦੇ ਹੁੰਦੇ ਨੇ ਤੇ or

new advanced technique ਨਾਲ agriculture ਕਰਨਗੇ ਜਾ ਖੇਤੀ ਕਰਨਗੇ ਤੇ ਇਹਨਾ ਨੂੰ

MSC ਹੀ ਕੀਤੀ ਏ agriculture ਦੇ ਵਿੱਚ ਮੈਂ ਤੁਹਾਨੂੰ ਆਪਣੇ

ਮੇਰਾ cousin brother ਏ ਉਹ plus two ਕੀਤੀ ਏ ਉਹਨੇ ਚਾਰ ਸਾਲ ਅਹ agricultural ਪੜੀ ਏ

ਹਾਂ ਦੇਖੋ ਹੁਣ ਦੇਖੋ ਪਿੰਡਾਂ ਦੇ ਵਿੱਚ ਕੀ ਆ ਬੱਚੇ ਜਿਹੜੇ ਆ ਅਹ average family ਤੋਂ belong ਕਰਦੇ ਹੈ ਹਨਾ

ਉਹਨਾ ਦੇ ਵਿੱਚ ਇੱਕ agricultural ਇੱਕ ਪੈਸ਼ਾ ਜਾ ਹੋ ਗਿਆ ਨਾ ਪਿੰਡਾਂ ਦੇ ਵਿੱਚ

ਤੇ ਕਿੱਦਾਂ ਮਤਲਬ ਕੀ ਕੰਮ ਕਰਦੇ ਏ agriculture ਦੇ ਵਿੱਚ ਬਹੁਤ ਜਿਆਦਾ ਹੈਗਾ ਦੇਖਿਉ ਜਦੋਂ ਮੈਂ ਉਹਨੂੰ ਸੁਣਦੀ ਆ ਨਾ ਕੇ ਇੱਦਾਂ plantation ਕਰਨੀ ਏ ਇੱਦਾਂ ਪਾਪਾ ਇੱਦਾਂ ਮਤਲਬ ਕੀ ਵਧੀਆ ਬਹੁਤ ਵਧੀਆ ਲੱਗਦਾ ਏ

ਉਹੀ ਨਾ ਇਹ ਇਸ ਚ ਅਗਰ ਆਪਣੇ ਕੋਲ ਥੋੜੀ ਜਮੀਨ ਵੀ ਆ ਜਾ ਥੋੜੀ hectare ਵਿੱਚ ਵੀ ਆ ਤੇ ਅਗਰ

ਅਹ ਇਹਦੇ ਚੋ ਮਤਲਬ ਲੱਖ ਤੋ ਉੱਪਰ ਆਪਾਂ earn ਕਰ ਸਕਦੇ ਹਾਂ easily ਕਰ ਸਕਦੇ ਹਾਂ ਇਹਦੇ ਚ

ਆਪਾਂ ਨੂੰ ਪੁਰਾਣੀਆਂ techniques ਸੀਗੀਆਂ ਹੁਣ ਤਾਂ government ਵੀ ਇਹਦੇ ਤੇ ਐਨੀਂ ਸਭਸੀਡੀ ਐਨਾਂ ਕੁੱਛ ਦੇ ਰਹੀ ਆ ਪੁਰਾਣੀਆਂ technique ਸੀ ਉਹ ਤਾਂ ਉਹੀ ਲੋਕ ਇੱਕ ਦੋ ਫਸਲਾ ਹੀ ਲੇ ਰਹੇ ਸੀ ਹੁਣ ਤਾਂ

ਹਾਂਜੀ ਹਾਂਜੀ ਜਦੋਂ ਮੇਰੇ papa ਗੱਲ ਸੁਣਾਦੇ ਹੈ ਕੀ ਮੱਕੀ

ਤੇ ਚਾਵਲ ਤਿੰਨ ਫੱਸਲਾਂ ਲੱਗਦੀਆਂ ਸੀ ਤੇ ਹੁਣ ਐਨੀਆਂ ਜਿਆਦਾ ਲੱਗਦੀਆਂ ਤੇ ਮਤਲਬ ਅਲੱਗ ਅਲੱਗ ਦੇਖੋ ਕਿੰਨੀ high braid ਜਿਹੜਾ ਚੱਲ ਰਿਹਾ ਉਹਨਾ ਨੂੰ ਇੱਕ ਇੱਕ knowledge ਏ ਇੱਥੇ ਪੜ੍ਹਣ ਦੇ ਨਾਲ agriculture ਹਾਂ high braid ਦਾ ਹੀ madam ਅੱਜਕਲ ਤੁਸੀਂ ਜਿਵੇਂ ਹੋਣੀ ਆ ਸੋਚਾ high braid ਆ ਜਿਹੜੀ ਇਹੀ ਚੀਜ਼ ਵੇਖ੍ਲੋ ਹੁਣ ਪੁਰਾਣੀਆਂ ਤਾਂ ਉਹ ਸਾਰੀਆਂ ਚੀਜ਼ਾਂ ਗਈਆਂ ਅੱਜਕਲ ਆਪਾਂ ਜੋ plantation ਕਰਦੇ ਹਾਂ ਨਿੱਕੇ ਜਿਵੇਂ fruits ਵਗੈਰਾ ਹੀ ਦੇਖਲੋ ਇਹਨਾ ਦੀ ਆ market ਬਹੁਤ

sale ਕਰ ਰਹੇ ਨੇ ਮੈਂ Facebook ਤੇ ਨਾ ਇੱਕ ਚੀਜ਼ ਦੇਖੀ ਉਹ ਨਾ ਬੰਦਾ foreign ਤੋ ਆਇਆ ਸੀਗਾ

ਇੱਥੇ Singapore ਤੋਂ stay ਦੋ ਮਹੀਨੇਂ ਦੀ ਛੁੱਟੀ ਆਇਆ ਸੀ I think ਇੱਥੇ ਤੇ ਉਹਨਾ ਦਾ

ਆਮ fruits ਆਪਾਂ ਘਰ ਲਗਾਈ ਦੇ ਨੇ ਤੇ

ਅਹ ਸਬਜੀਆਂ ਵਗੈਰਾ fruits ਸੀ ਤੇ ਉਹ ਇੱਕ ਨਾ market ਜਿਵੇਂ ਸੜਕ ਦੇ ਕਿਨਾਰੇ ਜਿਵੇਂ ਰੇਹੜੀ market ਸਮਝ ਲੋ ਤੁਸੀਂ ਇੱਦਾਂ

ਤੇ ਕਹਿੰਦਾ ਮੈਨੂੰ ਬਹੁਤ ਅੱਛਾ earn ਹੋ ਰਿਹਾ ਹੈ ਅਗਰ ਬਾਹਰ ਆਪਾਂ labor ਕਰ ਰਹੇ ਹਾਂ

labor ਕਰਦੇ ਹਾਂ ਤੇ ਆਪਾਂ ਨੂੰ ਆਪਣੀ ਜਗਾਂ ਤੇ labor ਕਰਨ ਚ ਕੀ ਆ ਜ਼ੇ ਆਪਾਂ

ਆਪਣਾ ਹੀ ਪੈਸਾ ਕਮਾਵਾਂਗੇ ਤੀਜੀ party ਨੂੰ ਨਾ ਪਾਵਾਗੇ ਵਿੱਚ

ਹਾਂ direct way ਨਾਲ ਆਪਾਂ ਹੀ market ਚ ਲੈਕੇ ਜਾਵਾਗੇ ਤਾਂ ਸਾਰੀ earn ਆਪਣੇ ਕੋਲ ਆਓਗੀ ਹਾਂਜੀ ਬਹੁਤ ਸਾਰੀਆਂ videos ਦੇਖਣ ਨੂੰ ਮਿਲਦੀਆਂ ਦੇਖੋ ਕੀ ਤੁਸੀਂ ਦੇਖਲੋ ਕਿਸੇ ਦਾ ਛੋਟਾ ਜਾ ਘਰ ਛੱਤ ਤੇ ਉੱਤੇ ਉਹਨਾ ਇਹਦਾ ਦੀ ਮਤਲਬ plantation ਕੀਤੀ ਹੋਈ ਆ ਕੀ ਤੁਸੀਂ ਕੁੱਛ

madam ਬਹੁਤ ਜਿਆਦਾ ਆਪਾਂ ਜਿਹਨਾ ਕੋਲ ਜਗ੍ਹਾ ਥੋੜੀ ਏ ਛੱਤਾਂ ਦੇ ਉੱਪਰ ਮਿੱਟੀ ਪਾਕੇ ਮਸਰੂਮ ਵਗੈਰਾ ਦੀ ਵੀ ਇੱਥੋ ਤੱਕ ਲੋਕਾਂ ਨੇ ਕੀਤੀ ਹੋਈ ਏ

ਉਹ ਉੱਪਰ ਹੇਠ ਉੱਪਰ ਇੱਕ ਇੱਕ ਦੇ ਉੱਪਰ ਦੋ ਦੋ ਤੇ ਤਿੰਨ ਤਿੰਨ ਤੇ ਚਾਰ ਚਾਰ ਇੱਦਾਂ ਦੀਆਂ ਛੱਤਾਂ ਬਣਾਈਆਂ ਹੋਇਆ ਏ ਹਾਂ ਘਰ ਦੇ ਵਿੱਚ ਛੋਟਾ ਜਾ corner ਵੀ ਜ਼ੇ ਖ਼ਾਲੀ ਪਿਆ ਨਾ ਤੇ ਉੱਥੇ ਜਿਹੜਾ

easily ਹੁਣ ਦੇਖੋ technical ਦੇ issue ਦੇ ਨਾਲ ਕਿੰਨਾ ਕੁੱਛ change ਹੋ ਗਿਆ ਹਨਾ ਹਰ ਇੱਕ ਚੀਜ਼

ਬਹੁਤ ਜਿਵੇਂ ਆਪਣੇ ਜਿਵੇਂ ADO officer ਲਗਾਏ ਹੋਏ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਨਵਾ technique ਦੱਸ ਰਹੇ ਨੇ ਨਵੀਆਂ ਇੱਦਾਂ ਇੱਦਾਂ ਮਤਲਬ ਮਸ਼ੀਨਾਂ ਆ ਰਹੀਆਂ ਨੇ ਇਹਦੀਆਂ

ਖੇਤੀ ਕਰਨੀ ਵੀ ਬਹੁਤ ਆਸਾਨ ਏ ਪਹਿਲਾਂ ਸਭ ਕੁੱਛ ਹੱਥ ਤੇ ਹੁੰਦਾ ਸੀ ਹੁਣ ਤੇ ਤੁਹਾਨੂੰ ਪਤਾ ਹੀ ਏ ਕਿੱਦਾਂ ਹੋ ਰਿਹਾ ਸਾਰਾ ਕੁੱਛ

ਚਾਰ ਪੰਜ ਦਿਨ ਲਗਾਂਦੇ ਸੀ ਉਹ ਤਾਂ ਤਿੰਨ ਚਾਰ ਘੰਟਿਆਂ ਚ ਹੋ ਜਾਂਦੀ ਚੀਜ਼ ਹੁਣ

ਉਹ ਇੱਦਾਂ ਦੀਆਂ machines ਆ ਗਈਆਂ ਕੀ ਸ਼ੋਈ

ਜੋ ਉਹਨਾ ਦੇ cover ਹੁੰਦੇ ਏ ਇੱਕ ਦਮ ਇੱਕਠੇ ਕਰਕੇ ਬੰਨਕੇ ਮਤਲਬ ਕੀ proper ਤਰੀਕੇ ਨਾਲ ਜਿਹੜਾ ਬਿਲਕੁਲ

ਕੁੱਛ ਵੀ ਨਹੀਂ ਹੈਗਾ ਤੇ ਹੁਣ ਜਿਵੇਂ industry visit ਕਰਵਾਇਆ ਜਾਂਦਾ ਏ agriculture ਦੇ ਵਿੱਚ ਅਲੱਗ ਅਲੱਗ ਬੱਚਿਆ ਨੂੰ industry ਵਿੱਚ ਲੈਕੇ ਜਾਂਦੇ ਆ ਤਾਂ ਦੇਖੋ

ਇਹੀ knowledge increase ਹੁੰਦੀ ਆ ਜਿਵੇਂ ਆਪਣੇ ਦੇਖਲੋ ਹੁਣ ਸਾਡੇ ਹੀ ਏ agriculture ਬਹੁਤ

ਵੱਡਾ ਏ ਇਸ ਚੀਜ਼ ਦਾ related ਕੁੱਛ

ਨਵੀਆਂ ਮਤਲਬ ਨਵੀਆਂ techniques mam ਦੋ ਸਬਜੀਆਂ ਨੂੰ ਉੱਤੋ ਇੱਕ ਸਬਜ਼ੀ ਨੂੰ ਪੈਦਾ ਕਰਕੇ ਦੋ ਤੋ ਬਣਾਕੇ ਇੱਕ ਨੂੰ ਇੱਦਾਂ ਨਵਾਂ ਕੋਈ ਬੀਜ ਬਣਾਕੇ ਨਾ ਉਹਨਾ ਨੇ

ਉਹ show ਕਰਾਇਆ ਕੀ ਆਪਾਂ ਕਿਵੇਂ grow ਕਰ ਸਕਦੇ ਹਾਂ ਕਿਸੇ ਦੋ ਚੀਜ਼ਾਂ

ਲੈਕੇ ਦੋ ਸਬਜੀਆਂ ਨੂੰ ਲੈਕੇ ਉਹਦੇ ਤੋ

ਹਾਂਜੀ ਦੇਖੋ ਤੁਸੀਂ ਹਨਾ

ਕਿੰਨੀ ਵੱਧ ਗਈ ਆ ਕੀ ਤੁਸੀਂ ਦੋ ਚੀਜ਼ਾਂ ਤੋਂ ਕਿਸੇ ਇੱਕ ਚੀਜ਼ ਨੂੰ

ਉਗਾਹ ਸਕਦੇ ਹੋ ਥੋੜੀ ਜਗਾਂ ਚ ਘੱਟ ਪੈਸੇ ਚ ਤੁਸੀਂ ਕੀ ਕਰ ਸਕਦੇ ਹੋ ਉਹਨਾ ਨੇ ਸਾਰੀ knowledge ਦਿੱਤੀ ਇਸ ਪ੍ਰਤੀ ਬੱਚਿਆ ਨੂੰ